hello ਆਸ਼ਾ ਜੀ ਤੁਹਾਡਾ ਇਸ ਅੱਜ ਦੀ broadcast episode ਵਿੱਚ

ਅੱਜ ਅਸੀਂ ਆਪਣੀ ਸ਼ਾਨਦਾਰ ਦੇਸ਼ ਦੇ ਅਮੀਰ ਸੱਭਿਆਚਾਰ ਇਤਿਹਾਸ ਅਤੇ ਵਿਰਾਸਤ ਦੀ ਪੜਚੋਲ ਕਰਾਂਗੇ ਅੱਜ ਅਸੀਂ ਭਾਰਤ ਵਿੱਚ ਸੈਰ ਸਪਾਟੇ ਬਾਰੇ ਚਰਚਾ ਕਰਨ ਜਾ ਰਹੇ

ਭਾਰਤ ਆਪਣੇ ਵਿਪਿਨ landscape ਵਿੱਲਖਣ architect ਅਤੇ ਜੀਵੰਤ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ

ਸੈਰ ਸਪਾਟਾ ਆਪਣੇ ਭਾਰਤ ਦੀ ਆਰਥਿਕਤਾ ਵਿਚ ਵੀ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ ਇਹ ਅੰਦਾਜਾ ਲਗਾਇਆ ਗਿਆ ਹੈ ਕੀ ਦੋ ਹਜਾਰ ਵੀਹ ਵਿੱਚ ਸੈਰ ਸਪਾਟਾ ਉਦਯੋਗ ਨੇ ਭਾਰਤ ਦੀ GDP ਦਾ ਲੱਗਭਗ ਨੋਂ percent ਪੈਦਾ ਕੀਤਾ ਹੈ ਬਿਲਕੁਲ ਅਤੇ ਇਹ ਤਾਂ ਉਹ ਉਦੋਂ ਦੀ ਗੱਲ ਹੈ ਜਦੋਂ ਦੋ ਹਜਾਰ ਵੀਹ ਵਿੱਚ could ਮਹਾਮਾਰੀ ਆਪਣੀ ਚਰਨ ਸੀਮਾ ਤੇ ਸੀ ਜਿਸ ਨੇ ਆਵਾਜਾਈ ਤੇ ਬਹੁਤ ਰੁਕਾਵਟਾ ਲਾਈਆਂ ਸਨ ਹਾਲ ਹੀ ਵਿੱਚ technology ਅਤੇ ਆਵਾਜਾਈ ਵਿੱਚ ਤਰਕੀ ਨਾਲ ਲੋਕਾ ਲਈ ਭਾਰਤ ਦੀ ਯਾਤਰਾ ਕਰਨਾ ਬਹੁਤ ਆਸਾਨ ਹੋ ਗਿਆ ਹੈ ਅਤੇ ਇਸ ਲਈ ਇਹ ਕੋਈ ਹੇਰਾਨੀ ਦੀ ਗੱਲ ਨਹੀਂ ਹੈ ਕੀ ਹਰ ਸਾਲ ਲੱਖਾ ਹੀ ਸੇਲਾਨੀ ਇੱਥੇ ਆਉਂਦੇ ਹਨ ਤੇ ਇੱਥੋ ਦੇ ਸੈਰ ਸਭਿਆਚਾਰਕ ਸੰਸਕ੍ਰਿਤੀ ਦਾ ਅਤੇ ਘੁੰਮਣ ਫਿਰਨ ਵਾਲੀਆਂ ਸੈਰ ਸਪਾਟੇ ਦੀਆਂ ਥਾਵਾਂ ਦਾ ਆਨੰਦ ਉਠਾਉਂਦੇ ਹਨ ਭਾਰਤ ਦੇ ਕੁੱਝ ਸਭ ਤੋਂ ਪ੍ਰਸਿਧ ਸੈਰ ਸਪਾਟੇ ਬਲੇਸ਼ ਖਾਣਾ ਵਿੱਚ ਆਗਰੇ ਦਾ ਤਾਜ ਮਹਿਲ ਅੰਮ੍ਰਿਤਸਰ ਦਾ golden temple ਅਤੇ ਗੋਆ ਦੇ ਵੀਰ ਸ਼ੰਕਰ ਇਹ ਬਹੁਤ ਹੀ famous ਪ੍ਰਸਿੱਧ ਸਥਾਨ ਹਨ ਇਸ ਦੇ ਨਾਲ ਹੀ ਕਈ ਹੋਰ ਵੀ ਸਥਾਨ ਹਨ ਜਿਹੜਾ ਕੀ ਇੱਥੇ ਆਪਾਂ ਗੱਲ ਕਰਨੀ ਚਾਹੀਦੀ ਏ ਜਿਵੇਂ ਕੀ ਕੇਰਲਾ ਦੇ back water ਦਾਰਜਲਿੰਗ ਦੀਆਂ ਪਹਾੜੀਆਂ ਜੈਸਲਮੇਰ ਦਾ ਮਾਰੂਥਲ ਅਤੇ ਜੰਮੂ ਕਸ਼ਮੀਰ ਜਿਸ ਨੂੰ ਕੀ ਧਰਤੀ ਉੱਤੇ ਸਵਰਗ ਵੀ ਕਿਹਾ ਜਾਂਦਾ ਹੈ ਜੀ ਭਾਰਤ ਵਿੱਚ ਸੈਰ ਸਪਾਟੇ ਦੇ ਵਾਧੇ ਦਾ ਸੈਰ ਸਪਾਟੇ ਦੇ ਵਾਧੇ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਹੋਰ ਵੱਡਾ ਕਾਰਣ ਆਪਣੇ ਦੇਸ਼ ਦਾ ਇੱਕ ਅਮੀਰ ਇਤਿਹਾਸ ਵੀ ਹੈ ਸਿੰਧੂ ਘਾਟੀ ਦੀ ਸਭਿਆਤਾ ਉਹਨਾ ਵਰਗੀਆਂ ਪ੍ਰਾਚੀਨ ਸਭਿਅਤਾਵਾ ਤੋਂ ਲੈਕੇ ਮੁਗਲ ਸਾਮਰਾਜ ਤੱਕ ਇੱਥੇ ਖੋਜ ਕਰਨ ਲਈ ਬਹੁਤ ਸਾਰੇ ਇਤਿਹਾਸਿਕ ਸਥਾਨ ਹਨ ਹਾਂ ਅਤੇ ਮੁਗਲਾ ਦੁਆਰਾ ਬਣਾਏ ਗਏ ਸਮਾਰਗ ਅਤੇ ਮਹਿਲ ਉਸ ਯੁੱਗ ਦੀ ਸ਼ਾਨ ਅਤੇ ਅਮੀਰੀ ਦਾ ਪ੍ਰਮਾਣ ਹਨ ਦਿੱਲੀ ਦੇ ਲਾਲ ਕਿਲੇ ਤੋ ਲੈਕੇ ਰਾਜਧਾਨੀ ਵਿੱਚ ਹੁਮਾਯੂ ਦੇ ਮਕਬਰੇ ਤੱਕ ਇਹ ਇਮਾਰਤਾ ਨਾ ਸਿਰਫ architecture ਦੇ ਤੋਰ ਤੇ ਅਧਬੁਧ ਹਨ ਸਗੋ ਬਹੁਤ ਸਾਰੇ ਸਭਿਆਚਾਰਕ ਅਤੇ ਇਤਿਹਾਸਿਕ ਮਹੱਤਵ ਵੀ ਰੱਖਦੀਆਂ ਹਨ ਇਹ ਦੁਨੀਆਂ ਭਰ ਤੋਂ ਇਤਿਹਾਸ ਪ੍ਰੇਮੀਆਂ ਨੂੰ ਆਕਰਸ਼ਿਤ ਕਰਦੀਆਂ ਹਨ ਜੀ ਅਤੇ ਆਉ ਅਸੀਂ ਭਾਰਤ ਦੇ ਜੀਵੰਤ ਅਤੇ ਭਵੀਨ ਸਭਿਆਚਾਰ ਨੂੰ ਨਾ ਭੂਲੀਏ ਇੱਥੇ ਭੋਜਨ ਤੋਂ ਲੈਕੇ ਸੰਗੀਤ ਤੱਕ dance ਤੱਕ ਤਿਉਹਾਰਾ ਤੱਕ ਖੋਜਣ ਲਈ ਬਹੁਤ ਕੁੱਝ ਹੈ ਬਿਲਕੁਲ ਭਾਰਤ ਦੇ ਸਭ ਤੋਂ ਵੱਡੇ ਸੱਭਿਆਚਾਰਕ ਅਕ੍ਰ੍ਸ਼ਨਾ ਵਿਚੋ ਇੱਕ ਹੋਲੀ ਦਾ ਤਿਉਹਾਰ ਹੈ ਜਿਸ ਨੂੰ ਰੰਗਾ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਇੱਥੇ ਲੋਕ ਬਸੰਤ ਦੀ ਆਮਦ ਦਾ ਜਸ਼ਨ ਮਨਾਉਣ ਲਈ ਇੱਕ ਦੂਜੇ ਤੇ ਰੰਗ ਦਾਰ powder ਸੁੱਟਦੇ ਹਨ ਪਾਣੀ ਸੁੱਟਦੇ ਹਾਂ ਅਤੇ ਸਵਾਦਿਸ਼ਟ ਵਿੰਅਨਜਨਾ ਦਾ ਲੁਤਫ ਉਠਾਉਂਦੇ ਹਨ ਇਸ ਦੇ ਨਾਲ ਹੀ ਹੋਰ main ਤਿਉਹਾਰ ਹਨ ਜਿਵੇਂ ਦਿਵਾਲੀ ਵਿਸਾਖੀ ਉਨਮ ਇਤੀਆਦੀ ਇਤੀਆਦੀ ਜੀ ਅਤੇ ਆਉ ਅਸੀਂ ਭੋਜਣ ਨੂੰ ਵੀ ਨਾ ਭੂਲੀਏ ਭਾਰਤੀ ਰਸੋਈ ਪ੍ਰਬੰਦ ਪੂਰੀ ਦੁਨੀਆ ਵਿੱਚ ਮਸ਼ਹੂਰ ਏ ਅਤੇ ਜਦੋਂ ਤੁਸੀਂ ਇੱਥੇ ਹੋ ਤਾਂ ਪ੍ਰਮਾਣਿਕ ਭਾਰਤੀ ਭੋਜਣ ਅਜਮਾਉਣ ਵਰਗਾ ਕੁੱਝ ਵੀ ਨਹੀਂ ਹੈ ਮਸ਼ਹੂਰ ਤੰਦੂਰੀ chicken ਤੋਂ ਲੈਕੇ ਸਵਾਦੀ ਬਿਰੀਆਨੀ ਤੱਕ ਇੱਥੇ ਹਰ ਕਿਸੇ ਲਈ ਕੁੱਝ ਨਾ ਕੁੱਝ ਭੋਜਣ ਦੀ ਗੱਲ ਕਰਨਾ ਵਾਕਿਆ ਹੀ ਅਨੰਤ ਮਈ ਹੈ ਇਹਨਾ ਦੇ ਨਾਲ ਨਾਲ ਭਾਰਤ ਅਹੀ ਜੀ ਜਗ੍ਹਾ ਹੈਂ ਜਿੱਥੇ ਹਰ rise ਦੀ ਆਪਣੀ ਆਪਣੀ ਮਸ਼ਹੂਰ ਖਾਣ ਪੀਣ ਦੀਆਂ ਚੀਜ਼ਾਂ ਹਨ ਚਾਹੇ ਗੁਜਰਾਤ ਦਾ ਡੋਕਲਾ ਹੋਵੇ south India ਦਾ ਡੋਸਾ ਉਤਪਮ ਹੋਵੇ ਜਾਂ ਫ਼ੇਰ ਦਿੱਲੀ ਦੇ ਛੋਲੇ ਭਟੂਰੇ ਹਨ ਇਹ ਲੋਕਾ ਨੂੰ ਬਹੁਤ ਹੀ ਬਾਹਰੋ ਆਏ ਲੋਕਾ ਲਾਈ ਵੀ ਇੱਕ ਅਨੰਦ ਮਈ ਅਨੁਭਵ ਦਿੰਦੇ ਹਨ ਜੀ ਬਿਲਕੁਲ ਭਾਰਤੀ ਸੈਰ ਸਪਾਟੇ ਦਾ ਇੱਕ ਹੋਰ ਵੱਡਾ ਪਹਿਲੂ ਇਹ ਵੀ ਹੈ ਕੀ ਇਹ budget friendly ਹੈ ਰਿਹਾਇਸ਼ ਅਤੇ ਯਾਤਰਾ ਲਈ ਇੱਥੇ ਬਹੁਤ ਸਾਰੇ ਕਿਫਾਇਤੀ ਵਿਲਕਪ ਹਨ ਇਸ ਨੂੰ ਸਾਰੇ budget ਵਾਲੇ ਲੋਕਾ ਲਈ ਪਹੁੰਚ ਯੋਗ ਬਣਾਉਂਦੇ ਹਨ ਹਾਂ ਅਤੇ ਇਸ ਦੀ ਗੱਲ ਕਰਦੇ ਹੋਏ ਆਪਾ ਨੂੰ ਭਾਰਤੀ railway ਦਾ ਨਹੀਂ ਭੁਲਣਾ ਚਾਹੀਦਾ

ਜਿਸ ਦੇ ਨਾਲ ਲੋਕਾ ਨੂੰ ਸੈਰ ਸਪਾਟੇ ਦਾ ਅਨੰਦ ਮਿਲਦਾ ਹੈ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਹਾਲ ਹੀ ਦੇ focus ਨਾਲ ਵੀ ਇਸ ਉਦਯੋਗ ਵਿੱਚ

ਲੋਕੀ ਅਦਿਆਤਮੀਕ ਤੋਰ ਤੇ ਵੀ ਸੈਰ ਸਪਾਟੇ ਨੂੰ ਦੇਖ ਸਕਣ ਅਤੇ ਵ੍ਰਿਧ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ ਇਹ ਸਹੀ ਹੈ ਇਸ ਲਈ ਜੇਕਰ ਤੁਸੀਂ ਇੱਕ ਅਜਹੀ ਮੰਜਿਲ ਦੀ ਤਲਾਸ਼ ਕਰ ਰਹੇ ਹੋ ਜੋ ਇੱਕ ਅਮੀਰ ਸਭਿਆਚਾਰਕ ਅਨੁਭਵ ਸ਼ਾਨਦਾਰ landscape ਅਤੇ ਸਵਾਦੀ ਭੋਜਣ ਦੀ ਪੇਸ਼ਕਸ਼ ਕਰਦਾ ਹੈ ਤਾਂ ਭਾਰਤ ਯਕੀਨੀ ਤੋਰ ਤੇ ਇੱਕ ਅਜਿਹਾ ਹੀ ਸਥਾਨ ਹੈ

ਇਹ ਵਿਰਾਸਤੀ ਸਥਾਨ ਭਾਰਤ ਦੀ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਸਿੱਖਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਦੇਖਣੇ ਮਸੁਰੇ ਹਨ ਜੀ ਅਸੀਂ ਮੁਗ਼ਲ ਸਾਮਰਾਜ ਦੀ ਸਕਤੀ ਅਤੇ ਦੋਲਤ ਦੇ ਪ੍ਰਤੀ ਦਿੱਲੀ ਦੇ ਮਸ਼ਹੂਰ ਲਾਲ ਕਿਲੇ ਦਾ ਦੋਰਾ ਕਰਕੇ ਸ਼ੁਰਵਾਤ ਕਰਾਂਗੇ ਸਤਾਰਵੀ ਸਦੀ ਵਿੱਚ ਬਣਿਆ ਇਹ ਸ਼ਾਨਦਾਰ ਕਿਲਾ ਹੁਣ frisco ਦੀ ਵਿਸ਼ਵ ਵਿਰਾਸਤੀ ਥਾ ਹੈ ਅਤੇ ਹਰ ਸਾਲ ਲੱਖਾ ਸੇਲਾਨੀਆਂ ਦੀਆਂ ਰੁਹਾ ਆਕਰਸ਼ਿਤ ਕਰਦਾ ਹੈ ਲਾਲ ਕਿਲ੍ਹਾ ਮਸ਼ਹੂਰ sound and light show ਦਾ ਵੀ ਘਰ ਹੈ ਜੋ ਸੰਗੀਤ ਰੋਸ਼ਨੀ ਅਤੇ ਕਹਾਣੀ ਸੁਣਾਉਣ ਦੁਆਰਾ ਭਾਰਤ ਦੇ ਅਮੀਰ ਇਤਿਹਾਸ ਨੂੰ ਦਰਸਾਉਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ জয়পুৰ ਸ਼ਹਿਰ ਦੀ ਗੱਲ ਕਰੀਏ ਜਿਸ ਨੂੰ pink city ਵੀ ਕਿਹਾ ਜਾਂਦਾ ਹੈ ਅਮਬੇਧ ਕਿਲ੍ਹੇ ਦਾ ਦੋਰਾ ਕਰਨ ਲਈ ਇਹ ਸ਼ਾਨਦਾਰ ਕਿਲ੍ਹਾ ਸੋਲਵੀ ਸਦੀ ਵਿੱਚ ਬਣਾਇਆ ਗਿਆ ਸੀ ਰਾਜਪੁਤਾਨਾ ਸੇਲੀ ਦੇ architecture ਦੀ ਇਹ ਇੱਕ ਉਤਮ ਉਦਾਹਰਨ ਹੈ ਇਸ ਦੀ ਗੁੰਜਲਦਾਰ ਨਿਕਾਸ਼ੀ ਮੁਜਾਇਕ ਚਿਤ੍ਰਕਾਰੀ ਲਈ ਇਹ ਜਾਣਿਆ ਜਾਂਦਾ ਹੈ ਅਮਬੇਦਕਰ ਕਿਲਾ ਸੁੰਦਰ ਬਾਗਾ ਨਾਲ ਖਿੜਿਆ ਹੋਇਆ ਅਤੇ ਸਲਾਨੀ ਇੱਥੇ ਉਠ ਦੀ ਸਵਾਰੀ ਕਰਨ ਲਈ ਅਤੇ ਕੁਦਰਤ ਦੀ ਸੈਰ ਕਰਨ ਲਈ ਵੀ ਜਾਂਦੇ ਹਨ ਜੀ জয়পুৰ ਤੋਂ ਬਾਅਦ ਅਸੀਂ ਹੁਣ ਆਗਰਾ ਸ਼ਹਿਰ ਵਲ ਜਾਵਾਂਗੇ ਦੁਨੀਆ ਦੇ ਸਭ ਤੋਂ ਮਸ਼ਹੂਰ ਸਮਾਰਕਾ ਵਿਚੋ ਇੱਕ ਤਾਜ ਮਹਿਲ ਦਾ ਘਰ ਵੀ ਹੈ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਪਤਨੀ ਮੁਮਤਾਜ ਮਹਿਲ ਦੀ ਯਾਦ ਵਿੱਚ ਬਣਾਇਆ ਗਿਆ ਇਹ ਪ੍ਰਤੀਕ ਮਕਬਰਾ ਦੁਨੀਆ ਦੇ ਸੱਤ ਅਜੂਬਿਆ ਵਿਚੋ ਇੱਕ ਮੰਨਿਆ ਜਾਂਦਾ ਹੈ ਅਤੇ ਮੁਗਲ architecture ਦਾ ਹੀ ਇੱਕ ਸੱਚਾ ਨਮੂਨਾ ਹੈ ਦੁਨੀਆ ਭਰ ਕੇ ਸ਼ੇਲਾਨੀ ਆਗਰਾ ਵਿੱਚ ਇਸ ਦੀ ਗੁੰਜਲਦਾਰ ਨਿਕਾਸੀ ਸ਼ਾਨਦਾਰ ਸੰਗਮਰ ਦਾ ਕੰਮ ਅਤੇ ਇਸ ਦੀ ਸ਼ਾਨਦਾਰ ਸੁੰਦਰਤਾ ਨੂੰ ਦੇਖਣ ਲਈ ਆਉਂਦੇ ਹਨ ਬਿਲਕੁਲ ਇਨ੍ਹਾਂ ਸਭ ਦੀ ਗੱਲ ਕਰਦੇ ਹੋਏ ਆਪਾਂ ਜੰਮੂ ਕਸ਼ਮੀਰ ਨੂੰ ਨਹੀਂ ਛੱਡ ਸਕਦੇ ਇਹ ਭਾਰਤ ਦਾ ਸਭ ਤੋਂ ਸੁੰਦਰ ਅਤੇ ਸੁੰਦਰ ਰਾਜਾ ਵਿੱਚੋ ਇੱਕ ਹੈ ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ

ਅਤੇ ਇੱਥੇ ਦਾ ਇਤਿਹਾਸ ਅਤੇ ਪਰਮਪਰਾਵਾ ਸੇਲਾਨੀ ਅਨੁਭਵ ਦਾ ਇੱਕ ਅਨਿਖੜਵਾ ਅੰਗ ਹਨ ਇਸ ਤੇ ਸਭ ਤੋਂ ਪ੍ਰਸਿਧ ਸੈਰ ਸਪਾਟੇ ਸਥਾਨਾ ਵਿਚੋ ਇੱਕ ਸ਼ਿਰੀਨਗਰ ਸ਼ਹਿਰ ਹੈ ਜੋ ਕੀ ਇਰਾਸ਼ ਦੀ ਗਰਮੀਆਂ ਦੀ ਰਾਜਧਾਨੀ ਹੈ ਸ਼ਿਰੀਨਗਰ ਆਪਣੇ ਖੂਬਸੂਰਤ ਹਾਉਸਪੋਟਾ ਸਿਕਾਰਾ ਮੁਗ਼ਲ ਭਾਗਣ ਲਈ ਮਸ਼ਹੂਰ ਹੈ ਮਸ਼ਹੂਰ ਡੱਲ ਝੀਲ ਇਸ ਦੇ floating ਬਗੀਚਿਆਂ ਅਤੇ ਬਜ਼ਾਰਾ ਦੇ ਨਾਲ ਸੇਲਾਨੀਆਂ ਲਈ ਇੱਕ ਲਾਜੀਮ ਦੋਰਾ ਹੈ

ਇਹ ਸ਼ਹਿਰ ਸਾਲਾਨਾ ਅਮਰਨਾਥ ਯਾਤਰਾ ਲਈ ਬਹੁਤ ਮਸ਼ਹੂਰ ਹੈ ਜੋ ਪੂਰੇ ਭਾਰਤ ਤੋਂ ਹਜਾਰਾ ਸ਼ਰਧਾਲੂਆ ਨੂੰ ਆਕਰਸ਼ਿਤ ਕਰਦਾ ਹੈ ਜੰਮੂ ਕਸ਼ਮੀਰ ਦੇ ਉੱਤਰੀ ਹਿਸੇ ਵਿੱਚ ਸਥਿਤ ਲੇਹ ਅਤੇ ਲਾਦਾਖ ਵੀ ਬਹੁਤ ਪ੍ਰਸਿਧ ਇਹ ਖੇਤਰ ਸਖਤ ਸੁੰਦਰਤਾ ਲਈ ਜਾਣੇ ਜਾਂਦੇ ਹਨ ਅਤੇ tracking ਪਹਾੜੀ biking ਅਤੇ ਚਟਾਨਾ ਚੜਨ ਵਰਗੀਆਂ ਸਾਹਸੀ ਗਤੀਵਿਧੀਆਂ ਵੀ ਪੈਸ਼ ਕਰਦੇ ਹਨ

ਅਨੁਭਵ ਕਰਨਾ ਚਾਹੰਦਾ ਹੈ ਇਸ ਦੇ ਸ਼ਹਿਰ ਦਾ ਲੈਂਡਸਕੇਪਾ ਅਮੀਰ ਸਭਿਆਚਾਰਕ ਵਿਰਾਸਤਾ ਅਤੇ ਸਾਹਸੀ ਗਤੀਵਿਧੀਆਂ ਨਾਲ ਇੱਕ ਜਾਦੂਈ ਰਾਜ ਵਿੱਚ ਹਰ ਹਰ ਕਿਸੇ ਲਈ ਇੱਥੇ ਕੁੱਝ ਨਾ ਕੁੱਝ ਹੈ ਬਿਲਕੁਲ ਇਸੀ ਤਰ੍ਹਾਂ ਭਾਰਤ ਦੇ ਉੱਤਰ ਪੂਰਬੀ ਖੇਤਰ ਸ਼ਾਨਦਾਰ ਕੁਦਰਤੀ ਸੁੰਦਰਤਾ ਅਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਖਜਾਨਾ ਹੈ ਇਸ ਖੇਤਰ ਵਿੱਚ ਅੱਠ ਰਾਜ ਸ਼ਾਮਲ ਹਨ ਜਿੰਨਾ ਦੇ ਨਾ ਹਨ ਅਰੂਣਾਚਲ ਪ੍ਰਦੇਸ਼ ਆਸਾਮ ਮਨੀਪੁਰ ਮੇਗਾਲਿਆ ਮਿਜੁਰਮ ਨਾਗਾਲੈੰਡ ਸਿਕਿਮ ਅਤੇ ਤਰਿਪੁਰਾ ਜਿੰਨਾ ਵਿਚੋ ਹਰ ਇੱਕ ਸੁੰਦਰ landscape ਪ੍ਰਮਪਰਾਗਤ ਰੀਤੀ ਰਿਵਾਜਾ ਅਤੇ ਜੀਵੰਤ ਸਥਾਨਕ ਬਜ਼ਾਰਾ ਦਾ ਇੱਕ ਵਿਲਖਣ ਮਿਸ਼ਰਣ ਪੈਸ਼ ਕਰਦਾ ਹੈ ਸਫ਼ਰ ਦੇ ਸ਼ੋਕਿਨਾ ਲਈ ਇਹ ਖੇਤਰ tracking ਚਟਾਨ ਚੜਨ white water rafting ਲਈ ਬਹੁਤ ਸਾਰੇ ਮੋਕੇ ਪ੍ਰਧਾਨ ਕਰਦਾ ਹੈ ਅਰੂਣਾਚਲ ਪ੍ਰਦੇਸ਼ ਦੇ ਹਰੀ ਭਰੀਆਂ ਪਹਾੜੀਆਂ ਅਤੇ ਸੰਗਣੇ ਜੰਗਲ tracking ਅਤੇ ਭਰਪੂਰ ਜੰਗਲੀ ਜੀਵਾਂ ਦੀ ਖ਼ੋਜ ਕਰਨ ਲਈ ਸੰਪੂਰਨ ਹਨ ਮੇਗਾਲਿਆ ਬੰਦਲਾ ਦਾ ਨਿਵਾਸ ਵਲੋ ਜਾਣਿਆ ਜਾਂਦਾ ਹੈ ਝਰਨੇ crystal ਸਪਸਟ ਧਰਾਵਾ ਅਤੇ rolling ਪਹਾੜੀਆਂ ਦੇ ਨਾਲ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ ਸੱਭਿਆਚਾਰਕ ਅਤੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲਿਆ ਲਈ ਉੱਤਰ ਪੁਰਬ ਵਿੱਚ ਪ੍ਰਾਚੀਨ ਮੰਦਰਾ ਮਠਾ ਆਦੀਵਾਸੀ ਪਿੰਡਾ ਦਾ ਭੰਡਾਰ ਹੈ ਜੋ ਖੇਤਰ ਦੀਆਂ ਵਿੱਲਖਣ ਅਤੇ ਜੀਵੰਤ ਪ੍ਰਮਪਰਾਵਾ ਦੀ ਝਲਕ ਦਿੰਦੇ ਹਨ ਅਸਾਮ ਵਿੱਚ ਸ਼ਿਵ ਸਾਗਰ ਦੇ ਇਤਿਹਾਸਿਕ ਖੰਡਰ

ਜੀ ਬਿਲਕੁਲ ਇਹ ਖੇਤਰ ਆਪਣੇ ਜੀਵੰਤ ਸਥਾਨਕ ਬਜਾਰਾ ਲਈ ਵੀ ਬਹੁਤ ਮਸ਼ਹੂਰ ਹਨ ਜੋ ਕੀ textile ਮਿਟੀ ਦੇ ਬਰਤਨ ਅਤੇ ਲਕੜ ਦੀ ਨਿਕਾਸ਼ੀ ਵਰਗੇ ਹੱਥਾ ਨਾਲ ਬਣੇ ਉਤਪਾਧਾ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੈਸ਼ਕਸ਼ ਕਰਦੇ ਹਨ ਅਸਾਮ ਵਿੱਚ ਹਫਤਾਵਾਰੀ ਹਾਟ ਬਾਜਾਰ ਮਨੀਪੁਰ ਵਿੱਚ ਇਮਾ ਬਜ਼ਾਰ ਅਤੇ ਸ਼ਿਲੋਂਗ ਦੀ ਹਲਚਲ ਵਾਲੇ ਬਜ਼ਾਰ ਇਸ ਖੇਤਰ ਵਿੱਚ ਕੁੱਝ ਪ੍ਰਸਿਧ ਖਰੀਦਾਰੀ ਸਥਾਨ ਹਾਲ ਈ ਦੇ ਸਾਲਾ ਵਿੱਚ ਟਿਕਾਉ ਸੈਰ ਸਪਾਟਾ ਅਭਿਆਸਾ ਨੂੰ ਉਤਸਾਹਿਤ ਕਰਨ ਅਤੇ ਸਥਾਨਕ ਇੱਕੋ system ਨੂੰ ਸੁਰਖਿਅਤ ਰੱਖਣ ਲਈ ਕੇਂਦਰ ਦੁਆਰਾ ਹੋਏ ਉੱਤਰ ਪੁਰਬ ਖੇਤਰ ਵਿੱਚ ਇੱਕੋ tourism ਵਿੱਚ ਵਾਧਾ ਹੋਇਆ ਹੈ ਦੂਰ ਦੁਰਾਡੇ ਦੇ ਪਿੰਡਾ ਵਿੱਚ home stay ਤੋਂ ਲੈਕੇ ਖੂਬਸੂਰਤ ਲੈਂਡਸਕੇਮਾ ਸਕੇਪਾ ਦੇ ਵਿਚਕਾਰ set ਕੀਤੇ luxury resort ਤੱਕ ਇਹ ਖੇਤਰ ਹਰ budget ਅਤੇ

ਬਿਲਕੁਲ ਸਿੱਟੇ ਵਜੋ ਭਾਰਤ ਦਾ ਉੱਤਰ ਪੂਰਬੀ ਖੇਤਰ ਇੱਕ ਯਾਤਰੀ ਦਾ ਸਿਰਦੋਸ਼ ਹੈ ਜੋ ਕੁਦਰਤੀ ਸੁੰਦਰਤਾ ਅਮੀਰ ਸਭਿਆਚਾਰਕ ਵਿਰਾਸਤ ਅਤੇ ਬਜ਼ਾਰਾ ਦਾ ਇੱਕ ਵਿੱਲਖਣ ਮਿਸ਼੍ਰਣ ਪੈਸ਼ ਕਰਦਾ ਹੈ ਭਾਵੇ ਤੁਸੀਂ ਇੱਕ ਸਾਹਸੀ ਉਤਸਾਹੀ ਹੋ ਇਤੀਹਾਸ ਦੇ ਪ੍ਰੇਮੀ ਹੋ ਜਾਂ ਸਿਰਫ਼ ਇੱਕ ਸ਼ਾਂਤੀ ਪੂਰਨ ਜਗ੍ਹਾ ਦੀ ਤਲਾਸ਼ ਕਰ ਰਹੇ ਹੋ ਇਹ ਖੇਤਰ ਵਿੱਚ ਹਰ ਕਿਸੇ ਲਈ ਕੁੱਝ ਨਾ ਕੁੱਝ ਹੈ ਜੀ ਬਿਲਕੁਲ ਅੰਤ ਵਿੱਚ ਅਸੀਂ ਕਰਨਾਟਕ ਰਾਜ ਵਿੱਚ ਹੁਮਪੀ ਦੇ ਪ੍ਰਾਚੀਨ ਖੰਡਰਾ ਦਾ ਜਿਕਰ ਕਰਾਂਗੇ ਇਹ ਯੂਨੇਸਕੋ ਵਿਸ਼ਵ ਵਿਰਾਸਤੀ ਸਥਾਨ ਵਿਜ਼ੇ ਨਗਰ ਸਮਰਾਟ ਅਤੇ ਇਸ ਦੀ ਅਮੀਰ ਸਭਿਆਚਾਰਕ ਵਿਰਾਸਤ ਦਾ ਪ੍ਰਮਾਣ ਹੈ ਹਮਪੀ ਆਪਣੇ ਸ਼ਾਨਦਾਰ ਮੰਦਰਾ ਮਹਿਲਾਂ ਅਤੇ ਖੰਡਰਾ ਲਈ ਜਾਣਿਆ ਜਾਂਦਾ ਹੈ ਜੋ ਇੱਕ ਖੁਸ਼ਹਾਲ ਰਾਜ ਦੀ ਕਹਾਣੀ ਦਸ ਰਿਹਾ ਜੋ ਇੱਕ ਵਾਰ ਧਰਤੀ ਉੱਤੇ ਰਾਜ ਕਰਦਾ ਸੀ ਸੇਨਾਨੀ ਸੁੰਦਰ ਹਮਪੀ ਬਜ਼ਾਰ ਦੀ ਸ਼ਹਿਰ ਵੀ ਕਰ ਸਕਦੇ ਹਨ ਜੋ ਕਦੇ ਸਾਮਰਾਜ ਦੇ ਦੋਰ ਵਿੱਚ ਇੱਕ ਹਲਚਲ ਵਾਲਾ ਬਜ਼ਾਰ ਸੀ ਜਿਵੇਂ ਕੀ ਅਸੀਂ ਹੁਣ ਤੱਕ ਭਾਰਤੀ ਸੈਰ ਸਪਾਟੇ ਦੇ ਵੱਖ ਵੱਖ ਪਹਿਲੂਆਂ ਦੀ ਪੜਚੋਲ ਕੀਤੀ ਹੈ ਹੁਣ ਅਸੀਂ ਅੱਗੇ ਭਾਰਤੀ ਸੈਰ ਸਪਾਟੇ ਦੇ ਭਵਿਖ ਅਤੇ ਇਸ ਵਿੱਚ ਕੀ ਹੈ ਬਾਰੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਅਸੀਂ ਭਾਰਤੀ ਸੈਰ ਸਪਾਟੇ ਦੀ ਮੋਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ ਭਾਰਤ ਇੱਕ ਅਮੀਰ ਇਤਿਹਾਸ ਵਿਭਿੰਨ ਸੰਸਕ੍ਰਿਤੀਆਂ ਨੂੰ ਪੇਸ਼ਕਸ਼ ਕਰਦਾ ਹੈ ਅਤੇ ਵਿਲਖਣ ਅਨੁਭਵਾ ਦੇ ਨਾਲ ਨਾਲ ਦੁਨੀਆਂ ਵਿੱਚ ਸਭ ਤੋਂ ਤੇਜੀ ਨਾਲ ਵਧਣ ਵਾਲਾ ਸੈਰ ਸਪਾਟੇ ਸਥਾਨਾ ਵਿੱਚੋ ਇੱਕ ਹੈ ਹਾਲਾ ਕੀ ਉਦਯੋਗ ਨੂੰ ਬੁਨਿਆਦੀ ਟਾਂਚੇ ਦੀ ਘਾਟ ਸੀਮਤ ਜਨਤਕ ਆਵਾਜਾਈ ਦੇ ਵਿਲਕਲਪਾ ਅਤੇ ਵਾਤਾਵਰਨ ਦੇ ਵਿਗਾੜ ਵਰਗੀਆਂ ਚਾਨੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਅੱਗੇ ਅਸੀਂ ਭਾਰਤ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਅਤੇ ਹੋਰ ਹਿੱਸੇਦਾਰਾ ਦੁਆਰਾ ਹਾਲ ਹੀ ਵਿੱਚ ਕੀਤੀਆਂ ਪਹਿਲ ਕਰਮੀਆਂ ਬਾਰੇ ਗੱਲ ਕਰਾਂਗੇ

ਅਗਲੇ ਪੱਧਰ ਤੇ ਲਿਆਉਣ ਲਈ ਬਹੁਤ ਕੁੱਝ ਹੋ ਰਿਹਾ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ incredible ਮੁਹਿਮ ਨੇ India ਨੂੰ tourism industry ਦੇ ਵਿੱਚ ਇੱਕ ਬਹੁਤ ਅੱਗੇ ਲੈਕੇ ਜਾਣ ਦੀ ਭੂਮਿਕਾ ਦੇ ਵਿੱਚ ਬਹੁਤ ਵੱਡਾ ਹਿੱਸਾ ਦਿੱਤਾ ਹੈ ਇਸ ਲਈ ਸਰਕਾਰ ਨੇ ਵੱਡੇ ਵੱਡੇ ਫ਼ਿਲਮਕਾਰ ਜਿਵੇਂ ਕੀ ਅਮਿਤਾਬ ਬਚਣ ਵਰਗੇ ਵੱਡੇ ਐਕਟਰਾ ਨੂੰ ਵੀ ਆਪਣੇ ਨਾਲ ਜੋੜਿਆ ਹੈ ਜਿਸ ਨਾਲ ਕੀ ਇੱਕ ਇੱਕ ਰਾਜ ਉੱਤੇ ਦੂਨ India ਦੇ ਸਾਰੇ ਉਨੱਤੀ ਰਾਜਾ ਉੱਤੇ ਅਲੱਗ ਅਲੱਗ video ਬਣਾਈ ਗਈ ਹੈ ਅਤੇ TV ਉੱਤੇ ਦਿਖਾਈ ਜਾਂਦੀ ਹੈ ਤਾਂ ਕੀ ਲੋਕਾ ਨੂੰ ਇਸ ਬਾਰੇ ਪਤਾ ਚੱਲ ਸਕੇ ਅਤੇ ਲੋਕੀ ਆਪਣੇ ਆਪਣੇ ਜਗ੍ਹਾ ਤੋਂ ਜਾ ਕੇ ਦੂਜੀ ਜਗ੍ਹਾ ਘੁੰਮਣ ਜਿਸ ਨਾਲ ਕੀ ਸੈਰ ਸਪਾਟਾ ਉਦਯੋਗ ਵਿੱਚ ਵ੍ਰਿਧੀ ਹੋਵੇ ਜੀ ਅਸੀਂ ਭਾਰਤੀ ਸੈਰ ਸਪਾਟੇ ਨੂੰ ਬਦਲਣ ਵਿੱਚ technology ਦੀ ਵੀ ਭੂਮਿਕਾ ਨੂੰ ਵੀ ਛੂਵਾਂਗੇ online ਯਾਤਰਾ ਪਲੇਟਫੋਰਮਾ ਤੋਂ mobile APPS ਤੱਕ technology ਸੇਲਾਨੀਆਂ ਦੇ ਭਾਰਤ ਦਾ ਅਨੁਭਵ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਰਹੀ ਹੈ ਅਤੇ ਉਦਯੋਗ ਨੂੰ ਵਿਕਾਸ ਦੇ ਮੋਕੇ ਪ੍ਰਧਾਨ ਕਰ ਰਹੀ ਹੈ

ਚਾਹੇ ਕੀ ਉਹ railway ਦੀ ਗੱਲ ਹੋਵੇ ਜਾਂ ਫੇਰ air ਰਹੀ ਲੋਕੀ ਜਾਣਾ ਚਾਉਂਦੇ ਹਨ ਇਸ ਦੇ ਨਾਲ ਹੀ ਅੱਜ ਦੇ ਸਮੇ ਸਾਰੀ hotel booking ਵੀ ਲੋਕੀ online ਬਹੁਤ ਸਾਰੇ ਪਲੇਟਫੋਰਮਾ ਦੇ through ਕਰ ਸਕਦੇ ਹਨ ਇਸ ਵਿੱਚ ਇੱਕ ਹੋਰ ਗੱਲ ਜੋ

ਸਾਲ ਵਿੱਚ ਇੱਕ ਦੋ ਵਾਰੀ ਘੁੰਮਣ ਨੂੰ ਬਢਾਵਾ ਦੇ ਰਹੀ ਹੈ ਜੀ ਬਿਲਕੁਲ ਆਸ਼ਾ ਜੀ ਕੀ ਤੁਹਾਨੂੰ ਲੱਗਦਾ ਹੈ ਕੀ ਸਰਕਾਰ ਦੁਆਰਾ start ਕੀਤਾ ਗਿਆ ECO tourism ਪ੍ਰਸਿਧ ਹੋਵੇਗਾ ਕੀ ਇਹਦੇ ਨਾਲ ਭਾਰਤ ਦੇ ਲੋਕ ਹੋਰ ਸੈਰ ਸਪਾਟੇ ਵਲ ਉਤਸ਼ਾਹਿਤ ਹੋਣਗੇ ਤੁਹਾਡਾ ਇਸ ਬਾਰੇ ਕੀ

ECO tourism ਇੱਕ ਅਜਿਹਾ ਵਿਸ਼ਾ ਹੈ ਜਿਸ ਦੀ ਅੱਜ ਸਖਤ ਲੋੜ ਹੈ ਜਿਵੇਂ ਕੀ ਆਪਾਂ ਦੇਖਿਆ ਕੀ

ਸ਼ਾਂਤ ਮਈ ਸਥਾਨ ਲਈ ਅਤੇ ਸਾਫ਼ ਸੁਥਰੀ ਜਗ੍ਹਾ ਦੇ ਤੋਰ ਤੇ ਜਾਣੀਆਂ ਜਾਂਦੀਆਂ ਸਨ ਪਰ ਅੱਜ ਦੀ ਘੜੀ ਦੇ ਵਿੱਚ ਫ਼ਰਕ ਆ ਚੁੱਕਿਆ ਹੈ ਅੱਜਕਲ ਬਹੁਤ ਸਾਰੀ ਲੋਗ ਇਹ ਜਗ੍ਹਾ ਤੇ ਜਾਂਦੇ ਹਨ ਪਰ ਕਿਉਂਕਿ ਉਹ ecology ਦਾ ਧਿਆਨ ਨਾ ਰੱਖਦੇ ਹੋਏ ਜਗ੍ਹਾ ਜਗ੍ਹਾ ਸਮਾਨ ਗੇਰ ਦਿੰਦੇ ਹਨ plastic ਦਾ use ਬਹੁਤ ਵੱਧ ਗਿਆ ਹੈ ਜਿਸ ਕਰਕੇ ਇਹ ਜਗ੍ਹਾਵਾ ਵੀ ਹੁਣ ਦੂਸ਼ਿਤ ਹੋ ਗਈਆਂ ਹਨ ਇਸ ਦੇ ਨਾਲ ਹੀ ਇੱਕ ਜੋ major problem ਆ ਰਹੀ ਹੈ ਉਹ ਹੈ ਹੋਟਲਾਂ ਰੇਸਟੋਰੇਂਟਾ ਦਾ ਬਹੁਤ ਜਿਆਦਾ ਵੱਧ ਜਾਣਾ ਔਖੇ ਔਖੇ ਪਹਾੜੀ ਸਥਾਨਾ ਦੇ ਵਿੱਚ ਕਿਉਂਕਿ ਸੇਲਾਨੀਆਂ ਦੀ ਆਵਾਜਾਈ ਵੱਧ ਗਈ ਹੈ ਇਸ ਲਈ ਉਦਯੋਗਿਕ ਤੋਰ ਤੇ ਬਹੁਤ ਸਾਰੇ ਲੋਕਾ ਨੇ ਨਵੇ ਨਵੇ hotel ਖੋਲੇ ਹਨ ਇਸ ਨਾਲ ਪਹਾੜਾ ਦੀ natural ecological ਜੋ ਉਹਨਾ ਦੀ ਇੱਕ ਸ਼ਮਤਾ ਹੈ ਇਹ ਉਸ ਤੋਂ ਵੱਧ ਗਿਆ ਹੈ ਜਿਸ ਨਾਲ ਉੱਥੇ ਬਹੁਤ ਨੁਕਸਾਨ ਹੋ ਰਿਹਾ ਹੈ ਜਿਵੇਂ ਕੀ ਆਪਾਂ ਦੇਖਿਆ ਕੁੱਝ ਸਾਲ ਪਹਿਲਾਂ ਉਤਰਾਖੰਡ ਦੇ ਵਿੱਚ ਬਹੁਤ ਤਬਾਹੀ ਹੋਈ ਸੀ ਚਾਹੇ ਕਹਿਣ ਲਈ ਉਹ ਇੱਕ natural ਜਾਂ ਪ੍ਰਕਿਰਤਿਕ ਚੀਜ਼ ਸੀ ਪਰ ਉਸ ਦੇ ਵਿੱਚ ਬਹੁਤ ਸਾਰਾ ਯੋਗਦਾਨ ecological tourism ਦਾ ਨਾ ਹੋਣਾ ਸੀ ਇਸ ਲਈ ਹੁਣ ਸਰਕਾਰ ਇਸ ਵਿਸ਼ੇ ਵਲ ਧਿਆਨ ਦੇ ਰਹੀ ਹੈ ਪਰ ਆਪਾਂ ਨੂੰ ਇਹ ਗੱਲ ਦਾ ਵੀ ਧਿਆਨ ਹੋਣੇ ਚਾਹੀਦਾ ਹੈ ਕੀ ਕੱਲੇ ਸਰਕਾਰੀ ਤਾਂ ਤੇ ਚੀਜ਼ਾਂ ਨਾਲ ਇਹਨਾ ਵਿੱਚ ਫ਼ਰਕ ਨਹੀਂ ਪੈਣਾ ਇਸ ਦੇ ਨਾਲ ਨਾਲ ਆਪਾਂ ਸਾਰਿਆ ਨੂੰ ਮਿਲ ਕੇ ਕੰਮ ਕਰਨਾ ਪਵੇਗਾ

ਜੀ ਆਸ਼ਾ ਜੀ ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ episode ਵਿੱਚ ਸਾਡੇ ਨਾਲ ਜੁੜਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ

ਹੈ ਮੈਂ ਸੱਤਰ sector ਦਾ ਰਹਿਣ ਵਾਲਾ ਹਾਂ ਵਿ ਵਿੳਕਤੀ ਹਾਂ ਤੇ ਮੈਂ ਮੁਹਾਲੀ ਦੇ ਵਿੱਚ sector ਸੱਤਰ ਦੇ ਵਿੱਚ ਰਹਿੰਦਾ ਹਾਂ ਤੇ ਮੁਹਾਲੀ ਦਾ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ, ਤੇ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਖੇਤ ਇੱਥੇ ਵਿੱਚ ਬਿਲਡਿੰਗਾਂ ਬਣ ਗਈਆਂ ਨੇ, ਤੇ ਪਹਿਲੇ ਜੰਗਲ ਹੁੰਦਾ ਸੀ ਉਰੇ ਸਾਰਾ ਤੇ ਹੁਣ ਸਾਰਾ ਸਾਰੀਆਂ ਬਿਲਡਿੰਗਾਂ ਉੱਚੀਆਂ ਉੱਚੀਆਂ ਇਮਾਰਤਾਂ ਬਣ ਚੁੱਕੀਆਂ ਹਨ, ਤੇ ਪ੍ਰਦੂਸ਼ਣ ਬਹੁਤ ਹੋ ਚੁੱਕਾ ਹੈ ਇੱਥੇ।